ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ ਕੋਰੋਨਾ ਦੇ ਪ੍ਰਭਾਵ ਨਾਲ ਸਾਡੀ ਮਨ ਕੀ ਬਾਤ ਵੀ ਅਣਛੂਹੀ ਨਹੀਂ ਰਹੀ ਹੈ ਜਦੋਂ ਮੈਂ ਪਿਛਲੀ ਵਾਰੀ ਤੁਹਾਡੇ ਨਾਲ ਮਨ ਕੀ ਬਾਤ ਕੀਤੀ ਸੀ ਤਾਂ ਪੈਸੇਂਜਰ ਟ੍ਰੇਨਾਂ ਬੰਦ ਸਨ ਬੱਸਾਂ ਬੰਦ ਸਨ ਹਵਾਈ ਸੇਵਾ ਬੰਦ ਸੀ ਇਸ ਵਾਰੀ ਬਹੁਤ ਕੁਝ ਖੁੱਲ੍ਹ ਚੁੱਕਿਆ ਹੈ ਮਜ਼ਦੂਰਾਂ ਲਈ ਸਪੈਸ਼ੀਅਲ ਟ੍ਰੇਨਾਂ ਚਲ ਰਹੀਆਂ ਹਨ ਹੋਰ ਸਪੈਸ਼ੀਅਲ ਟ੍ਰੇਨਾਂ ਵੀ ਸ਼ੁਰੂ ਹੋ ਗਈਆਂ ਹਨ ਸਾਰੀਆਂ ਸਾਵਧਾਨੀਆਂ ਦੇ ਨਾਲ ਹਵਾਈ ਜਹਾਜ਼ ਉੱਡਣ ਲੱਗੇ ਹਨ ਹੌਲੀਹੌਲੀ ਉਦਯੋਗ ਵੀ ਚਲਣਾ ਸ਼ੁਰੂ ਹੋਇਆ ਹੈ ਯਾਨੀ ਅਰਥਵਿਵਸਥਾ ਦਾ ਇੱਕ ਵੱਡਾ ਹਿੱਸਾ ਹੁਣ ਚਲ ਪਿਆ ਹੈ ਖੁੱਲ੍ਹ ਗਿਆ ਹੈ ਅਜਿਹੇ ਵਿੱਚ ਸਾਨੂੰ ਹੋਰ ਜ਼ਿਆਦਾ ਚੌਕਸ ਰਹਿਣ ਦੀ ਲੋੜ ਹੈ ਦੋ ਗਜ ਦੀ ਦੂਰੀ ਦਾ ਨਿਯਮ ਹੋਵੇ ਮੂੰਹ ਤੇ ਮਾਸਕ ਲਗਾਉਣ ਦੀ ਗੱਲ ਹੋਵੇ ਜਿੱਥੋਂ ਤੱਕ ਹੋ ਸਕੇ ਘਰ ਵਿੱਚ ਰਹਿਣਾ ਹੋਵੇ ਇਨ੍ਹਾਂ ਸਾਰੀਆਂ ਗੱਲਾਂ ਦੀ ਪਾਲਣਾ ਉਸ ਵਿੱਚ ਜ਼ਰਾ ਵੀ ਢਿੱਲ ਨਹੀਂ ਵਰਤਣੀ ਚਾਹੀਦੀ
ਦੇਸ਼ ਵਿੱਚ ਸਾਰਿਆਂ ਦੇ ਸਮੂਹਿਕ ਪ੍ਰਯਤਨਾਂ ਨਾਲ ਕੋਰੋਨਾ ਦੇ ਖ਼ਿਲਾਫ਼ ਲੜਾਈ ਬਹੁਤ ਮਜ਼ਬੂਤੀ ਨਾਲ ਲੜੀ ਜਾ ਰਹੀ ਹੈ ਜਦੋਂ ਅਸੀਂ ਦੁਨੀਆ ਵੱਲ ਦੇਖਦੇ ਹਾਂ ਤਾਂ ਸਾਨੂੰ ਅਨੁਭਵ ਹੁੰਦਾ ਹੈ ਕਿ ਅਸਲ ਵਿੱਚ ਭਾਰਤਵਾਸੀਆਂ ਦੀ ਉਪਲੱਬਧੀ ਕਿੰਨੀ ਵੱਡੀ ਹੈ ਸਾਡੀ ਆਬਾਦੀ ਜ਼ਿਆਦਾਤਰ ਦੇਸ਼ਾਂ ਨਾਲੋਂ ਕਈ ਗੁਣਾ ਜ਼ਿਆਦਾ ਹੈ ਸਾਡੇ ਦੇਸ਼ ਵਿੱਚ ਚੁਣੌਤੀਆਂ ਵੀ ਭਿੰਨ ਪ੍ਰਕਾਰ ਦੀਆਂ ਹਨ ਲੇਕਿਨ ਫਿਰ ਵੀ ਸਾਡੇ ਦੇਸ਼ ਵਿੱਚ ਕੋਰੋਨਾ ਓਨੀ ਤੇਜ਼ੀ ਨਾਲ ਨਹੀਂ ਫੈਲ ਪਾਇਆ ਜਿੰਨਾ ਦੁਨੀਆ ਦੇ ਹੋਰ ਦੇਸ਼ਾਂ ਵਿੱਚ ਫੈਲਿਆ ਕੋਰੋਨਾ ਨਾਲ ਹੋਣ ਵਾਲੀ ਮੌਤ ਦਰ ਵੀ ਸਾਡੇ ਦੇਸ਼ ਵਿੱਚ ਕਾਫੀ ਘੱਟ ਹੈ
ਜੋ ਨੁਕਸਾਨ ਹੋਇਆ ਹੈ ਉਸ ਦਾ ਦੁਖ ਸਾਨੂੰ ਸਾਰਿਆਂ ਨੂੰ ਹੈ ਲੇਕਿਨ ਜੋ ਕੁਝ ਵੀ ਅਸੀਂ ਬਚਾਅ ਸਕੇ ਹਾਂ ਉਹ ਨਿਸ਼ਚਿਤ ਤੌਰ ਤੇ ਦੇਸ਼ ਦੀ ਸਮੂਹਿਕ ਸੰਕਲਪਸ਼ਕਤੀ ਦਾ ਹੀ ਨਤੀਜਾ ਹੈ ਇੰਨ੍ਹੇ ਵੱਡੇ ਦੇਸ਼ ਵਿੱਚ ਹਰ ਇੱਕ ਦੇਸ਼ਵਾਸੀ ਨੇ ਖ਼ੁਦ ਇਸ ਲੜਾਈ ਨੂੰ ਲੜਨ ਦਾ ਫੈਸਲਾ ਕੀਤਾ ਹੈ ਇਹ ਪੂਰੀ ਮੁਹਿੰਮ ਪੀਓਪਲ ਡ੍ਰਾਈਵਨ ਹੈ
ਸਾਥੀਓ ਦੇਸ਼ਵਾਸੀਆਂ ਦੀ ਸੰਕਲਪਸ਼ਕਤੀ ਦੇ ਨਾਲ ਇੱਕ ਹੋਰ ਸ਼ਕਤੀ ਇਸ ਲੜਾਈ ਵਿੱਚ ਸਾਡੀ ਸਭ ਤੋਂ ਵੱਡੀ ਤਾਕਤ ਹੈ ਉਹ ਹੈ ਦੇਸ਼ਵਾਸੀਆਂ ਦੀ ਸੇਵਾ ਸ਼ਕਤੀ ਅਸਲ ਵਿੱਚ ਇਸ ਮਹਾਮਾਰੀ ਦੇ ਸਮੇਂ ਅਸੀਂ ਭਾਰਤ ਵਾਸੀਆਂ ਨੇ ਇਹ ਦਿਖਾ ਦਿੱਤਾ ਹੈ ਕਿ ਸੇਵਾ ਤੇ ਤਿਆਗ ਦਾ ਸਾਡਾ ਵਿਚਾਰ ਸਿਰਫ ਸਾਡਾ ਆਦਰਸ਼ ਨਹੀਂ ਹੈ ਸਗੋਂ ਭਾਰਤ ਦੀ ਜੀਵਨ ਪੱਦਤੀ ਹੈ ਅਤੇ ਸਾਡੇ ਇੱਥੇ ਤਾਂ ਕਿਹਾ ਗਿਆ ਹੈ ਸੇਵਾ ਪਰਮੋ ਧਰਮ सेवा परमो धर्म ਸੇਵਾ ਆਪਣੇ ਆਪ ਵਿੱਚ ਸੁਖ ਹੈ ਸੇਵਾ ਵਿੱਚ ਹੀ ਸੰਤੋਖ ਹੈ
ਤੁਸੀਂ ਦੇਖਿਆ ਹੋਵੇਗਾ ਕਿ ਦੂਸਰਿਆਂ ਦੀ ਸੇਵਾ ਵਿੱਚ ਲੱਗੇ ਵਿਅਕਤੀ ਦੇ ਜੀਵਨ ਵਿੱਚ ਕੋਈ ਵੀ ਡਿਪ੍ਰੈਸ਼ਨ ਜਾਂ ਤਣਾਅ ਕਦੇ ਨਹੀਂ ਦਿਖਦਾ ਉਸ ਦੇ ਜੀਵਨ ਵਿੱਚ ਜੀਵਨ ਨੂੰ ਲੈ ਕੇ ਉਸ ਦੇ ਨਜ਼ਰੀਏ ਵਿੱਚ ਭਰਪੂਰ ਆਤਮਵਿਸ਼ਵਾਸ ਸਕਾਰਾਤਮਕਤਾ ਅਤੇ ਜਿੰਦਾ ਦਿਲੀ ਜੀਵੰਤਤਾ ਹਰ ਪਲ ਨਜ਼ਰ ਆਉਂਦੀ ਹੈ
ਸਾਥੀਓ ਸਾਡੇ ਡਾਕਟਰ ਨਰਸਿੰਗ ਸਟਾਫ ਸਫਾਈ ਕਰਮੀ ਪੁਲਿਸ ਕਰਮੀ ਮੀਡੀਆ ਦੇ ਸਾਥੀ ਇਹ ਸਭ ਜੋ ਸੇਵਾ ਕਰ ਰਹੇ ਹਨ ਉਸ ਦੀ ਚਰਚਾ ਮੈਂ ਕਈ ਵਾਰ ਕੀਤੀ ਹੈ ਮਨ ਕੀ ਬਾਤ ਵਿੱਚ ਵੀ ਮੈਂ ਉਸ ਦਾ ਜ਼ਿਕਰ ਕੀਤਾ ਹੈ ਸੇਵਾ ਵਿੱਚ ਆਪਣਾ ਸਭ ਕੁਝ ਸਮਰਪਿਤ ਕਰ ਦੇਣ ਵਾਲੇ ਲੋਕਾਂ ਦੀ ਗਿਣਤੀ ਅਣਗਿਣਤ ਹੈ ਅਜਿਹੇ ਹੀ ਇੱਕ ਸੱਜਣ ਹਨ ਤਮਿਲਨਾਡੂ ਦੇ ਸੀ
ਮੋਹਨ ਸੀ
ਮੋਹਨ ਜੀ ਮਦੁਰੈ ਵਿੱਚ ਇੱਕ ਸਲੂਨ ਚਲਾਉਂਦੇ ਹਨ ਆਪਣੀ ਮਿਹਨਤ ਦੀ ਕਮਾਈ ਨਾਲ ਉਨ੍ਹਾਂ ਨੇ ਆਪਣੀ ਬੇਟੀ ਦੀ ਪੜ੍ਹਾਈ ਲਈ ਪੰਜ ਲੱਖ ਰੁਪਏ ਬਚਾਏ ਸਨ ਪਰ ਉਨ੍ਹਾਂ ਨੇ ਇਹ ਪੂਰੀ ਰਕਮ ਇਸ ਸਮੇਂ ਜ਼ਰੂਰਤਮੰਦਾਂ ਗ਼ਰੀਬਾਂ ਦੀ ਸੇਵਾ ਦੇ ਲਈ ਖਰਚ ਕਰ ਦਿੱਤੀ
ਇਸੇ ਤਰ੍ਹਾਂ ਅਗਰਤਲਾ ਵਿੱਚ ਠੇਲ੍ਹਾ ਚਲਾ ਕੇ ਆਪਣਾ ਗੁਜ਼ਾਰਾ ਕਰਨ ਵਾਲੇ ਗੌਤਮ ਦਾਸ ਜੀ ਆਪਣੀ ਰੋਜ਼ਾਨਾ ਦੀ ਕਮਾਈ ਦੀ ਬੱਚਤ ਵਿੱਚੋਂ ਹਰ ਰੋਜ਼ ਦਾਲ਼ਚਾਵਲ ਖਰੀਦ ਕੇ ਜ਼ਰੂਰਤਮੰਦਾਂ ਨੂੰ ਖਾਣਾ ਖਿਲਾ ਰਹੇ ਹਨ
ਪੰਜਾਬ ਦੇ ਪਠਾਨਕੋਟ ਤੋਂ ਵੀ ਇੱਕ ਅਜਿਹੀ ਹੀ ਉਦਾਹਰਣ ਮੈਨੂੰ ਪਤਾ ਚਲੀ ਇੱਥੇ ਦਿੱਵਯਾਂਗ ਭਾਈ ਰਾਜੂ ਨੇ ਦੂਸਰਿਆਂ ਦੀ ਸਹਾਇਤਾ ਨਾਲ ਜੋੜੇ ਗਏ ਥੋੜ੍ਹੇ ਜਿਹੇ ਪੈਸਿਆਂ ਨਾਲ ਤਿੰਨ ਹਜ਼ਾਰ ਤੋਂ ਜ਼ਿਆਦਾ ਮਾਸਕ ਬਣਵਾ ਕੇ ਲੋਕਾਂ ਵਿੱਚ ਵੰਡੇ ਭਾਈ ਰਾਜੂ ਨੇ ਇਸ ਮੁਸ਼ਕਲ ਸਮੇਂ ਵਿੱਚ ਲਗਭਗ 100 ਪਰਿਵਾਰਾਂ ਲਈ ਖਾਣ ਦਾ ਰਾਸ਼ਨ ਵੀ ਜੁਟਾਇਆ ਹੈ
ਦੇਸ਼ ਦੇ ਸਾਰੇ ਇਲਾਕਿਆਂ ਵਿੱਚ ਵੂਮਨ ਸੈਲਫ ਹੈਲਪ ਗਰੁੱਪ ਦੀ ਮਿਹਨਤ ਦੀਆਂ ਵੀ ਅਣਗਿਣਤ ਕਹਾਣੀਆਂ ਇਨ੍ਹਾਂ ਦਿਨਾਂ ਵਿੱਚ ਸਾਡੇ ਸਾਹਮਣੇ ਆ ਰਹੀਆਂ ਹਨ ਪਿੰਡਾਂ ਵਿੱਚ ਛੋਟੇ ਕਸਬਿਆਂ ਵਿੱਚ ਸਾਡੀਆਂ ਭੈਣਾਂਬੇਟੀਆਂ ਹਰ ਦਿਨ ਹਜ਼ਾਰਾਂ ਦੀ ਸੰਖਿਆ ਵਿੱਚ ਮਾਸਕ ਬਣਾ ਰਹੀਆਂ ਹਨ ਸਾਰੀਆਂ ਸਮਾਜਿਕ ਸੰਸਥਾਵਾਂ ਵੀ ਇਸ ਕੰਮ ਵਿੱਚ ਇਨ੍ਹਾਂ ਦਾ ਸਹਿਯੋਗ ਕਰ ਰਹੀਆਂ ਹਨ
ਸਾਥੀਓ ਅਜਿਹੇ ਕਿੰਨੇ ਹੀ ਉਦਾਹਰਣ ਹਰ ਦਿਨ ਦਿਖਾਈ ਅਤੇ ਸੁਣਾਈ ਦੇ ਰਹੇ ਹਨ ਕਿੰਨ੍ਹੇ ਹੀ ਲੋਕ ਖ਼ੁਦ ਵੀ ਮੈਨੂੰ NamoApp ਅਤੇ ਹੋਰ ਮਾਧਿਅਮਾਂ ਦੇ ਜ਼ਰੀਏ ਆਪਣੇ ਪ੍ਰਯਤਨਾਂ ਦੇ ਬਾਰੇ ਦੱਸ ਰਹੇ ਹਨ
ਕਈ ਵਾਰ ਸਮੇਂ ਦੀ ਕਮੀ ਦੇ ਚਲਦੇ ਮੈਂ ਬਹੁਤ ਸਾਰੇ ਲੋਕਾਂ ਦਾ ਬਹੁਤ ਸਾਰੇ ਸੰਗਠਨਾਂ ਦਾ ਬਹੁਤ ਸਾਰੀਆਂ ਸੰਸਥਾਵਾਂ ਦਾ ਨਾਮ ਨਹੀਂ ਲੈ ਸਕਦਾ ਸੇਵਾ ਭਾਵਨਾ ਨਾਲ ਲੋਕਾਂ ਦੀ ਮਦਦ ਕਰ ਰਹੇ ਅਜਿਹੇ ਸਾਰੇ ਲੋਕਾਂ ਦੀ ਮੈਂ ਪ੍ਰਸ਼ੰਸਾ ਕਰਦਾ ਹਾਂ ਉਨ੍ਹਾਂ ਦਾ ਆਦਰ ਕਰਦਾ ਹਾਂ ਉਨ੍ਹਾਂ ਦਾ ਤਹਿ ਦਿਲ ਨਾਲ ਅਭਿਨੰਦਨ ਕਰਦਾ ਹਾਂ
ਮੇਰੇ ਪਿਆਰੇ ਦੇਸ਼ਵਾਸੀਓ ਇੱਕ ਹੋਰ ਗੱਲ ਜੋ ਮੇਰੇ ਮਨ ਨੂੰ ਛੂਹ ਗਈ ਹੈ ਉਹ ਹੈ ਸੰਕਟ ਦੀ ਇਸ ਘੜੀ ਵਿੱਚ ਇਨੋਵੇਸ਼ਨ ਸਾਰੇ ਦੇਸ਼ਵਾਸੀ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਸਾਡੇ ਛੋਟੇ ਵਪਾਰੀਆਂ ਤੋਂ ਲੈ ਕੇ ਸਟਾਰਟਅਪ ਤੱਕ ਸਾਡੀਆਂ ਲੈਬਜ਼ ਕੋਰੋਨਾ ਦੇ ਖ਼ਿਲਾਫ਼ ਲੜਾਈ ਵਿੱਚ ਨਵੇਂਨਵੇਂ ਤਰੀਕਿਆਂ ਦੀ ਖੋਜ ਕਰ ਰਹੀਆਂ ਹਨ ਨਵੇਂਨਵੇਂ ਇਨੋਵੇਸ਼ਨ ਕਰ ਰਹੇ ਹਨ
ਜਿਵੇਂ ਨਾਸਿਕ ਦੇ ਰਾਜੇਂਦਰ ਯਾਦਵ ਦਾ ਉਦਾਹਰਣ ਬਹੁਤ ਦਿਲਚਲਪ ਹੈ ਰਾਜੇਂਦਰ ਜੀ ਨਾਸਿਕ ਵਿੱਚ ਸਤਨਾ ਪਿੰਡ ਦੇ ਕਿਸਾਨ ਹਨ ਆਪਣੇ ਪਿੰਡ ਨੂੰ ਕੋਰੋਨਾ ਸੰਕ੍ਰਮਣ ਤੋਂ ਬਚਾਉਣ ਲਈ ਉਨ੍ਹਾਂ ਨੇ ਆਪਣੇ ਟ੍ਰੈਕਟਰ ਨਾਲ ਜੋੜ ਕੇ ਇੱਕ ਸੈਨੀਟਾਈਜ਼ੇਸ਼ਨ ਮਸ਼ੀਨ ਬਣਾ ਲਈ ਹੈ ਅਤੇ ਇਹ ਇਨੋਵੇਟਿਵ ਮਸ਼ੀਨ ਬਹੁਤ ਪ੍ਰਭਾਵੀ ਢੰਗ ਨਾਲ ਕੰਮ ਕਰ ਰਹੀ ਹੈ
ਇਸੇ ਤਰ੍ਹਾਂ ਮੈਂ ਸੋਸ਼ੀਅਲ ਮੀਡੀਆ ਵਿੱਚ ਕਈ ਤਸਵੀਰਾਂ ਵੇਖ ਰਿਹਾ ਸੀ ਕਈ ਦੁਕਾਨਦਾਰਾਂ ਨੇ ਦੋ ਗਜ ਦੀ ਦੂਰੀ ਲਈ ਦੁਕਾਨ ਵਿੱਚ ਵੱਡੇ ਪਾਈਪਲਾਈਨ ਲਗਾ ਦਿੱਤੇ ਹਨ ਜਿਸ ਵਿੱਚ ਇੱਕ ਸਿਰੇ ਤੋਂ ਉੱਪਰੋਂ ਸਮਾਨ ਪਾਉਂਦੇ ਹਨ ਅਤੇ ਦੂਸਰੇ ਸਿਰੇ ਤੋਂ ਗ੍ਰਾਹਕ ਆਪਣਾ ਸਮਾਨ ਲੈ ਲੈਂਦੇ ਹਨ
ਇਸ ਦੌਰਾਨ ਪੜ੍ਹਾਈ ਦੇ ਖੇਤਰ ਵਿੱਚ ਵੀ ਕਈ ਵੱਖਵੱਖ ਇਨੋਵੇਸ਼ਨ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਮਿਲ ਕੇ ਕੀਤੇ ਹਨ ਆਨਲਾਈਨ ਕਲਾਸਾਂ ਵੀਡੀਓ ਕਲਾਸਾਂ ਉਸ ਨੂੰ ਵੀ ਅਲੱਗਅਲੱਗ ਤਰੀਕਿਆਂ ਨਾਲ ਇਨੋਵੇਟ ਕੀਤਾ ਜਾ ਰਿਹਾ ਹੈ ਕੋਰੋਨਾ ਦੀ ਵੈਕਸੀਨ ਅਤੇ ਸਾਡੀਆਂ ਲੈਬਜ਼ ਵਿੱਚ ਜੋ ਕੰਮ ਹੋ ਰਿਹਾ ਹੈ ਉਸ ਤੇ ਤਾਂ ਦੁਨੀਆ ਭਰ ਦੀ ਨਜ਼ਰ ਹੈ ਅਤੇ ਸਾਡੇ ਸਾਰਿਆਂ ਦੀ ਆਸ਼ਾ ਵੀ
ਕਿਸੇ ਵੀ ਪਰਿਸਥਿਤੀ ਨੂੰ ਬਦਲਣ ਲਈ ਇੱਛਾਸ਼ਕਤੀ ਦੇ ਨਾਲ ਹੀ ਬਹੁਤ ਕੁਝ ਇਨੋਵੇਸ਼ਨ ਤੇ ਵੀ ਨਿਰਭਰ ਕਰਦਾ ਹੈ ਹਜ਼ਾਰਾਂ ਸਾਲਾਂ ਦੀ ਮਾਨਵਜਾਤੀ ਦੀ ਯਾਤਰਾ ਲਗਾਤਾਰ ਇਨੋਵੇਸ਼ਨ ਨਾਲ ਹੀ ਇੰਨੇ ਆਧੁਨਿਕ ਦੌਰ ਵਿੱਚ ਪਹੁੰਚੀ ਹੈ ਇਸ ਲਈ ਇਸ ਮਹਾਮਾਰੀ ਤੇ ਜਿੱਤ ਦੇ ਲਈ ਸਾਡੇ ਇਹ ਵਿਸ਼ੇਸ਼ ਇਨੋਵੇਸ਼ਨਜ਼ ਵੀ ਬਹੁਤ ਵੱਡਾ ਅਧਾਰ ਹਨ
ਸਾਥੀਓ ਕੋਰੋਨਾ ਦੇ ਖ਼ਿਲਾਫ਼ ਲੜਾਈ ਦਾ ਇਹ ਰਸਤਾ ਲੰਮਾ ਹੈ ਇੱਕ ਅਜਿਹੀ ਆਫ਼ਤ ਜਿਸ ਦਾ ਪੂਰੀ ਦੁਨੀਆ ਦੇ ਕੋਲ ਕੋਈ ਇਲਾਜ ਹੀ ਨਹੀਂ ਜਿਸਦਾ ਕੋਈ ਪਹਿਲਾਂ ਦਾ ਅਨੁਭਵ ਹੀ ਨਹੀਂ ਹੈ ਤਾਂ ਅਜਿਹੇ ਵਿੱਚ ਨਵੀਆਂਨਵੀਆਂ ਚੁਣੌਤੀਆਂ ਅਤੇ ਉਸ ਦੇ ਕਾਰਣ ਪਰੇਸ਼ਾਨੀਆਂ ਵੀ ਅਸੀਂ ਅਨੁਭਵ ਕਰ ਰਹੇ ਹਾਂ ਇਹ ਦੁਨੀਆ ਦੇ ਹਰ ਕੋਰੋਨਾ ਪ੍ਰਭਾਵਿਤ ਦੇਸ਼ ਵਿੱਚ ਹੋ ਰਿਹਾ ਹੈ ਅਤੇ ਇਸ ਲਈ ਭਾਰਤ ਵੀ ਇਸ ਤੋਂ ਅਛੂਤਾ ਨਹੀਂ ਹੈ ਸਾਡੇ ਦੇਸ਼ ਵਿੱਚ ਵੀ ਕੋਈ ਵਰਗ ਅਜਿਹਾ ਨਹੀਂ ਹੈ ਜੋ ਕਠਿਨਾਈ ਵਿੱਚ ਨਾ ਹੋਵੇ ਪਰੇਸ਼ਾਨੀ ਵਿੱਚ ਨਾ ਹੋਵੇ ਅਤੇ ਇਸ ਸੰਕਟ ਦੀ ਸਭ ਤੋਂ ਵੱਡੀ ਚੋਟ ਅਗਰ ਕਿਸੇ ਤੇ ਪਈ ਹੈ ਤਾਂ ਉਹ ਸਾਡੇ ਗ਼ਰੀਬ ਮਿਹਨਤਕਸ਼ ਮਜ਼ਦੂਰ ਵਰਗ ਤੇ ਪਈ ਹੈ

ਅਗਰ ਸਾਡੇ ਪਿੰਡ ਆਤਮਨਿਰਭਰ ਹੁੰਦੇ ਸਾਡੇ ਕਸਬੇ ਸਾਡੇ ਜ਼ਿਲ੍ਹੇ ਸਾਡੇ ਰਾਜ ਆਤਮਨਿਰਭਰ ਹੁੰਦੇ ਤਾਂ ਅਨੇਕਾਂ ਸਮੱਸਿਆਵਾਂ ਨੇ ਉਹ ਰੂਪ ਨਾ ਲਿਆ ਹੁੰਦਾ ਜਿਸ ਰੂਪ ਵਿੱਚ ਅੱਜ ਉਹ ਸਾਡੇ ਸਾਹਮਣੇ ਖੜ੍ਹੀਆਂ ਹਨ ਲੇਕਿਨ ਹਨੇਰੇ ਤੋਂ ਰੋਸ਼ਨੀ ਵੱਲ ਵਧਣਾ ਮਨੁੱਖੀ ਸੁਭਾਅ ਹੈ ਸਾਰੀਆਂ ਚੁਣੌਤੀਆਂ ਦਰਮਿਆਨ ਮੈਨੂੰ ਖੁਸ਼ੀ ਹੈ ਕਿ ਆਤਮਨਿਰਭਰ ਭਾਰਤ ਤੇ ਅੱਜ ਦੇਸ਼ ਵਿੱਚ ਵਿਆਪਕ ਮੰਥਨ ਸ਼ੁਰੂ ਹੋਇਆ ਹੈ ਲੋਕਾਂ ਨੇ ਹੁਣ ਇਸ ਨੂੰ ਆਪਣਾ ਅਭਿਯਾਨ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਇਸ ਮਿਸ਼ਨ ਦੀ ਅਗਵਾਈ ਦੇਸ਼ਵਾਸੀ ਆਪਣੇ ਹੱਥ ਵਿੱਚ ਲੈ ਰਹੇ ਹਨ ਬਹੁਤ ਸਾਰੇ ਲੋਕਾਂ ਨੇ ਤਾਂ ਇਹ ਵੀ ਦੱਸਿਆ ਹੈ ਕਿ ਉਨ੍ਹਾਂ ਨੇ ਜੋਜੋ ਸਮਾਨ ਉਨ੍ਹਾਂ ਦੇ ਇਲਾਕੇ ਵਿੱਚ ਬਣਾਏ ਜਾਂਦੇ ਹਨ ਉਨ੍ਹਾਂ ਦੀ ਪੂਰੀ ਲਿਸਟ ਬਣਾ ਲਈ ਹੈ ਉਹ ਲੋਕ ਹੁਣ ਇਨ੍ਹਾਂ ਲੋਕਲ ਪ੍ਰੋਡਕਟਸ ਨੂੰ ਹੀ ਖਰੀਦ ਰਹੇ ਹਨ ਅਤੇ ਵੋਕਲ ਫੋਰ ਲੋਕਲ ਨੂੰ ਵੀ ਪ੍ਰੋਮੋਟ ਕਰ ਰਹੇ ਹਨ ਮੇਕ ਆਈਐਨ ਇੰਡੀਆ ਨੂੰ ਹੁਲਾਰਾ ਮਿਲੇ ਇਸ ਦੇ ਲਈ ਹਰ ਕੋਈ ਆਪਣਾਆਪਣਾ ਸੰਕਲਪ ਜਤਾ ਰਿਹਾ ਹੈ
ਬਿਹਾਰ ਦੇ ਸਾਡੇ ਇੱਕ ਸਾਥੀ ਸ਼੍ਰੀਮਾਨ ਹਿਮਾਂਸ਼ੂ ਨੇ ਮੈਨੂੰ NaMoApp ਤੇ ਲਿਖਿਆ ਹੈ ਕਿ ਉਹ ਇੱਕ ਅਜਿਹਾ ਦਿਨ ਦੇਖਣਾ ਚਾਹੁੰਦੇ ਹਨ ਜਦੋਂ ਭਾਰਤ ਵਿਦੇਸ਼ ਤੋਂ ਆਉਣ ਵਾਲੇ ਆਯਾਤ ਨੂੰ ਘੱਟ ਤੋਂ ਘੱਟ ਕਰ ਦੇਵੇ ਭਾਵੇਂ ਪੈਟਰੋਲ ਡੀਜ਼ਲ ਈਂਧਣ ਦਾ ਆਯਾਤ ਹੋਵੇ ਇਲੈਕਟ੍ਰੌਨਿਕ ਆਈਟੈਮਜ਼ ਦਾ ਆਯਾਤ ਹੋਵੇ ਯੂਰੀਆ ਦਾ ਆਯਾਤ ਹੋਵੇ ਜਾਂ ਫਿਰ ਖਾਦ ਤੇਲਾਂ ਦਾ ਆਯਾਤ ਹੋਵੇ ਮੈਂ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਦਾ ਹਾਂ ਸਾਡੇ ਦੇਸ਼ ਵਿੱਚ ਕਿੰਨੀਆਂ ਹੀ ਅਜਿਹੀਆਂ ਚੀਜ਼ਾਂ ਬਾਹਰ ਤੋਂ ਆਉਂਦੀਆਂ ਹਨ ਜਿਨ੍ਹਾਂ ਤੇ ਸਾਡੇ ਇਮਾਨਦਾਰ ਟੈਕਸ ਪੇਅਰਜ਼ ਦਾ ਪੈਸਾ ਖਰਚ ਹੁੰਦਾ ਹੈ ਜਿਸ ਦਾ ਵਿਕਲਪ ਅਸੀਂ ਅਸਾਨੀ ਨਾਲ ਭਾਰਤ ਵਿੱਚ ਤਿਆਰ ਕਰ ਸਕਦੇ ਹਾਂ
ਅਸਾਮ ਦੇ ਸੁਦੀਪ ਨੇ ਮੈਨੂੰ ਲਿਖਿਆ ਹੈ ਕਿ ਉਹ ਮਹਿਲਾਵਾਂ ਦੇ ਬਣਾਏ ਹੋਏ ਲੋਕਲ ਬੰਬੂ ਪ੍ਰੋਡਕਟਸ ਦਾ ਵਪਾਰ ਕਰਦੇ ਹਨ ਅਤੇ ਉਨ੍ਹਾਂ ਨੇ ਤੈਅ ਕੀਤਾ ਹੈ ਕਿ ਆਉਣ ਵਾਲੇ 2 ਸਾਲਾਂ ਵਿੱਚ ਉਹ ਆਪਣੇ ਬੰਬੂ ਪ੍ਰੋਡਕਟ ਨੂੰ ਇੱਕ ਗਲੋਬਲ ਬ੍ਰਾਂਡ ਬਣਾਉਣਗੇ ਮੈਨੂੰ ਪੂਰਾ ਭਰੋਸਾ ਹੈ ਕਿ ਆਤਮਨਿਰਭਰ ਭਾਰਤ ਅਭਿਆਨ ਇਸ ਦਹਾਕੇ ਵਿੱਚ ਦੇਸ਼ ਨੂੰ ਨਵੀਂ ਉਚਾਈ ਤੇ ਲੈ ਜਾਵੇਗਾ
ਮੇਰੇ ਪਿਆਰੇ ਦੇਸ਼ਵਾਸੀਓ ਕੋਰੋਨਾ ਸੰਕਟ ਦੇ ਇਸ ਦੌਰ ਵਿੱਚ ਮੇਰੀ ਵਿਸ਼ਵ ਦੇ ਅਨੇਕ ਨੇਤਾਵਾਂ ਨਾਲ ਗੱਲਬਾਤ ਹੋਈ ਹੈ ਪਰ ਮੈਂ ਇੱਕ ਸੀਕ੍ਰੇਟ ਜ਼ਰੂਰ ਅੱਜ ਦੱਸਣਾ ਚਾਹਾਂਗਾ ਵਿਸ਼ਵ ਦੇ ਅਨੇਕਾਂ ਨੇਤਾਵਾਂ ਦੀ ਜਦੋਂ ਗੱਲਬਾਤ ਹੁੰਦੀ ਹੈ ਤਾਂ ਮੈਂ ਦੇਖਿਆ ਇਨ੍ਹੀਂ ਦਿਨੀਂ ਉਨ੍ਹਾਂ ਦੀ ਬਹੁਤ ਜ਼ਿਆਦਾ ਦਿਲਚਸਪੀ ਯੋਗ ਅਤੇ ਆਯੁਰਵੈਦ ਦੇ ਸਬੰਧ ਵਿੱਚ ਹੁੰਦੀ ਹੈ ਕੁਝ ਨੇਤਾਵਾਂ ਨੇ ਮੈਨੂੰ ਪੁੱਛਿਆ ਕਿ ਕੋਰੋਨਾ ਦੇ ਇਸ ਕਾਲ ਵਿੱਚ ਇਹ ਯੋਗ ਅਤੇ ਆਯੁਰਵੈਦ ਕਿਵੇਂ ਮਦਦ ਕਰ ਸਕਦੇ ਹਨ
ਸਾਥੀਓ ਅੰਤਰਰਾਸ਼ਟਰੀ ਯੋਗ ਦਿਵਸ ਜਲਦੀ ਹੀ ਆਉਣ ਵਾਲਾ ਹੈ ਯੋਗ ਜਿਉਂਜਿਉਂ ਲੋਕਾਂ ਦੇ ਜੀਵਨ ਨਾਲ ਜੁੜ ਰਿਹਾ ਹੈ ਲੋਕਾਂ ਵਿੱਚ ਆਪਣੀ ਸਿਹਤ ਨੂੰ ਲੈ ਕੇ ਜਾਗਰੂਕਤਾ ਵੀ ਲਗਾਤਾਰ ਵਧ ਰਹੀ ਹੈ ਹੁਣ ਕੋਰੋਨਾ ਸੰਕਟ ਦੇ ਦੌਰਾਨ ਵੀ ਇਹ ਦੇਖਿਆ ਜਾ ਰਿਹਾ ਹੈ ਕਿ ਹਾਲੀਵੁੱਡ ਤੋਂ ਹਰਿਦੁਆਰ ਤੱਕ ਘਰ ਵਿੱਚ ਰਹਿੰਦੇ ਹੋਏ ਲੋਕ ਯੋਗ ਬਹੁਤ ਗੰਭੀਰਤਾ ਨਾਲ ਧਿਆਨ ਦੇ ਰਹੇ ਹਨ ਹਰ ਜਗ੍ਹਾ ਲੋਕਾਂ ਨੇ ਯੋਗ ਅਤੇ ਉਸ ਦੇ ਨਾਲਨਾਲ ਆਯੁਰਵੈਦ ਦੇ ਬਾਰੇ ਵਿੱਚ ਹੋਰ ਜ਼ਿਆਦਾ ਜਾਨਣਾ ਚਾਹਿਆ ਹੈ ਇਸ ਨੂੰ ਅਪਨਾਉਣਾ ਚਾਹਿਆ ਹੈ ਕਿੰਨੇ ਹੀ ਲੋਕ ਜਿਨ੍ਹਾਂ ਨੇ ਕਦੇ ਯੋਗ ਨਹੀਂ ਕੀਤਾ ਉਹ ਵੀ ਜਾਂ ਤਾਂ ਆਨਲਾਈਨ ਯੋਗ ਕਲਾਸ ਨਾਲ ਜੁੜ ਗਏ ਹਨ ਜਾਂ ਫਿਰ ਆਨਲਾਈਨ ਵੀਡੀਓ ਦੇ ਮਾਧਿਅਮ ਰਾਹੀਂ ਯੋਗ ਸਿੱਖ ਰਹੇ ਹਨ ਸਹੀ ਵਿੱਚ ਯੋਗ ਕਮਿਊਨਿਟੀ ਇਮਿਊਨਿਟੀ ਅਤੇ ਯੂਨਿਟੀ ਸਾਰਿਆਂ ਲਈ ਚੰਗਾ ਹੈ
ਸਾਥੀਓ ਕੋਰੋਨਾ ਸੰਕਟ ਦੇ ਸਮੇਂ ਵਿੱਚ ਯੋਗ ਅੱਜ ਇਸ ਲਈ ਵੀ ਜ਼ਿਆਦਾ ਅਹਿਮ ਹੈ ਕਿਉਂਕਿ ਇਹ ਵਾਇਰਸ ਸਾਡੇ ਰੈਸਪੀਰੇਟਰੀ ਸਿਸਟਮ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਯੋਗ ਵਿੱਚ ਤਾਂ ਰੈਸਪੀਰੇਟਰੀ ਸਿਸਟਮ ਨੂੰ ਮਜ਼ਬੂਤ ਕਰਨ ਵਾਲੇ ਕਈ ਤਰ੍ਹਾਂ ਦੇ ਪ੍ਰਾਣਾਯਾਮ ਹਨ ਜਿਨ੍ਹਾਂ ਦਾ ਅਸਰ ਅਸੀਂ ਲੰਮੇ ਸਮੇਂ ਤੋਂ ਦੇਖਦੇ ਆ ਰਹੇ ਹਾਂ ਇਹ ਟਾਈਮ ਟੈਸਟਡ ਟੈਕਨੀਕਸ ਹਨ ਜਿਨ੍ਹਾਂ ਦਾ ਆਪਣਾ ਵੱਖਰਾ ਮਹੱਤਵ ਹੈ ਕਪਾਲਭਾਤੀ ਅਤੇ ਅਨੁਲੋਮਵਿਲੋਮ ਪ੍ਰਾਣਾਯਾਮ ਤੋਂ ਜ਼ਿਆਦਾਤਰ ਲੋਕ ਵਾਕਫ਼ ਹੋਣਗੇ ਪਰ ਭਸਤ੍ਰਿਕਾ ਸ਼ੀਤਲੀ ਭ੍ਰਾਮਰੀ ਵਰਗੇ ਕਈ ਪ੍ਰਾਣਾਯਾਮ ਦੀਆਂ ਕਿਸਮਾਂ ਹਨ ਜਿਨ੍ਹਾਂ ਦੇ ਅਨੇਕਾਂ ਲਾਭ ਵੀ ਹਨ ਵੈਸੇ ਤੁਹਾਡੇ ਜੀਵਨ ਵਿੱਚ ਯੋਗ ਨੂੰ ਵਧਾਉਣ ਲਈ ਆਯੁਸ਼ ਮੰਤਰਾਲੇ ਨੇ ਵੀ ਇਸ ਵਾਰ ਇੱਕ ਅਨੋਖਾ ਪ੍ਰਯੋਗ ਕੀਤਾ ਹੈ
ਆਯੁਸ਼ ਮੰਤਰਾਲੇ ਨੇ ਮਾਈ ਲਾਈਫ ਮਾਈ ਯੋਗਾ ਨਾਮ ਨਾਲ ਅੰਤਰਰਾਸ਼ਟਰੀ ਵੀਡੀਓ ਬਲੌਗ ਦਾ ਮੁਕਾਬਲਾ ਸ਼ੁਰੂ ਕੀਤਾ ਹੈ ਭਾਰਤ ਹੀ ਨਹੀਂ ਪੂਰੀ ਦੁਨੀਆ ਦੇ ਲੋਕ ਇਸ ਮੁਕਾਬਲੇ ਵਿੱਚ ਹਿੱਸਾ ਲੈ ਸਕਦੇ ਹਨ ਇਸ ਵਿੱਚ ਹਿੱਸਾ ਲੈਣ ਦੇ ਲਈ ਤੁਹਾਨੂੰ ਆਪਣਾ 3 ਮਿੰਟ ਦਾ ਇੱਕ ਵੀਡੀਓ ਬਣਾ ਕੇ ਅਪਲੋਡ ਕਰਨਾ ਪਵੇਗਾ ਇਸ ਵੀਡੀਓ ਵਿੱਚ ਤੁਸੀਂ ਜਿਹੜਾ ਯੋਗ ਜਾਂ ਆਸਣ ਕਰਦੇ ਹੋ ਉਹ ਕਰਦਿਆਂ ਹੋਇਆਂ ਦਿਖਾਉਣਾ ਹੈ ਅਤੇ ਯੋਗ ਨਾਲ ਤੁਹਾਡੇ ਜੀਵਨ ਵਿੱਚ ਜੋ ਬਦਲਾਅ ਆਇਆ ਹੈ ਉਸ ਦੇ ਬਾਰੇ ਵੀ ਦੱਸਣਾ ਹੈ ਮੇਰਾ ਤੁਹਾਨੂੰ ਅਨੁਰੋਧ ਹੈ ਕਿ ਤੁਸੀਂ ਸਾਰੇ ਇਸ ਮੁਕਾਬਲੇ ਵਿੱਚ ਜ਼ਰੂਰ ਭਾਗ ਲਓ ਅਤੇ ਇਸ ਨਵੇਂ ਢੰਗ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਵਿੱਚ ਤੁਸੀਂ ਹਿੱਸੇਦਾਰ ਬਣੋ
ਸਾਥੀਓ ਸਾਡੇ ਦੇਸ਼ ਵਿੱਚ ਕਰੋੜਾਂਕਰੋੜ ਗ਼ਰੀਬ ਦਹਾਕਿਆਂ ਤੋਂ ਇੱਕ ਬਹੁਤ ਵੱਡੀ ਚਿੰਤਾ ਵਿੱਚ ਰਹਿੰਦੇ ਆਏ ਹਨ ਅਗਰ ਬਿਮਾਰ ਹੋ ਗਏ ਤਾਂ ਕੀ ਹੋਵੇਗਾ ਆਪਣਾ ਇਲਾਜ ਕਰਵਾਈਏ ਜਾਂ ਫਿਰ ਪਰਿਵਾਰ ਦੀ ਰੋਟੀ ਦੀ ਚਿੰਤਾ ਕਰੀਏ ਇਸ ਤਕਲੀਫ਼ ਨੂੰ ਸਮਝਦਿਆਂ ਇਸ ਚਿੰਤਾ ਨੂੰ ਦੂਰ ਕਰਨ ਦੇ ਲਈ ਵੀ ਲਗਭਗ ਡੇਢ ਸਾਲ ਪਹਿਲਾਂ ਆਯੁਸ਼ਮਾਨ ਭਾਰਤ ਯੋਜਨਾ ਸ਼ੁਰੂ ਕੀਤੀ ਗਈ ਸੀ ਕੁਝ ਹੀ ਦਿਨ ਪਹਿਲਾਂ ਆਯੁਸ਼ਮਾਨ ਭਾਰਤ ਦੇ ਲਾਭਪਾਤਰੀਆਂ ਦੀ ਗਿਣਤੀ ਇੱਕ ਕਰੋੜ ਤੋਂ ਪਾਰ ਹੋ ਗਈ ਹੈ ਇੱਕ ਕਰੋੜ ਤੋਂ ਜ਼ਿਆਦਾ ਮਰੀਜ਼ ਮਤਲਬ ਦੇਸ਼ ਦੇ ਇੱਕ ਕਰੋੜ ਤੋਂ ਜ਼ਿਆਦਾ ਪਰਿਵਾਰਾਂ ਦੀ ਸੇਵਾ ਹੋਈ ਹੈ
ਇੱਕ ਕਰੋੜ ਤੋਂ ਜ਼ਿਆਦਾ ਮਰੀਜ਼ਾਂ ਦਾ ਮਤਲਬ ਕੀ ਹੁੰਦਾ ਹੈ ਪਤਾ ਹੈ ਇੱਕ ਕਰੋੜ ਤੋਂ ਜ਼ਿਆਦਾ ਮਰੀਜ਼ ਮਤਲਬ ਨਾਰਵੇ ਜਿਹਾ ਦੇਸ਼ ਸਿੰਗਾਪੁਰ ਜਿਹਾ ਦੇਸ਼ ਉਸ ਦੀ ਜੋ ਟੋਟਲ ਜਨਸੰਖਿਆ ਹੈ ਉਸ ਤੋਂ ਦੋ ਗੁਣਾ ਲੋਕਾਂ ਨੂੰ ਮੁਫ਼ਤ ਵਿੱਚ ਇਲਾਜ ਦਿੱਤਾ ਗਿਆ ਹੈ ਅਗਰ ਗ਼ਰੀਬਾਂ ਨੂੰ ਹਸਪਤਾਲ ਵਿੱਚ ਭਰਤੀ ਹੋਣ ਤੋਂ ਬਾਅਦ ਇਲਾਜ ਦੇ ਲਈ ਪੈਸੇ ਦੇਣੇ ਪੈਂਦੇ ਉਨ੍ਹਾਂ ਦਾ ਮੁਫ਼ਤ ਇਲਾਜ ਨਾ ਹੋਇਆ ਹੁੰਦਾ ਤਾਂ ਉਨ੍ਹਾਂ ਨੂੰ ਇੱਕ ਮੋਟਾਮੋਟਾ ਅੰਦਾਜ਼ਾ ਹੈ ਲਗਭਗ 14 ਹਜ਼ਾਰ ਕਰੋੜ ਰੁਪਏ ਤੋਂ ਵੀ ਜ਼ਿਆਦਾ ਆਪਣੀ ਜੇਬ ਤੋਂ ਖਰਚ ਕਰਨੇ ਪੈਂਦੇ ਆਯੁਸ਼ਮਾਨ ਭਾਰਤ ਯੋਜਨਾ ਨਾਲ ਗ਼ਰੀਬਾਂ ਦੇ ਪੈਸੇ ਖਰਚ ਹੋਣ ਤੋਂ ਬਚੇ ਹਨ ਮੈਂ ਆਯੁਸ਼ਮਾਨ ਭਾਰਤ ਦੇ ਸਾਰੇ ਲਾਭਪਾਤਰੀਆਂ ਦੇ ਨਾਲਨਾਲ ਇਲਾਜ ਕਰਨ ਵਾਲੇ ਸਾਰੇ ਡਾਕਟਰਾਂ ਨਰਸ ਅਤੇ ਮੈਡੀਕਲ ਸਟਾਫ ਨੂੰ ਵੀ ਵਧਾਈ ਦਿੰਦਾ ਹਾਂ
ਆਯੁਸ਼ਮਾਨ ਭਾਰਤ ਯੋਜਨਾ ਦੇ ਨਾਲ ਇੱਕ ਬਹੁਤ ਵੱਡੀ ਵਿਸ਼ੇਸ਼ਤਾ ਪੋਰਟੇਬਿਲਟੀ ਦੀ ਸਹੂਲਤ ਵੀ ਹੈ ਪੋਰਟੇਬਿਲਟੀ ਦੇਸ਼ ਨੂੰ ਏਕਤਾ ਦੇ ਰੰਗ ਵਿੱਚ ਰੰਗਣ ਵਿੱਚ ਵੀ ਸਹਾਇਤਾ ਕੀਤੀ ਹੈ ਯਾਨੀ ਬਿਹਾਰ ਦਾ ਕੋਈ ਗ਼ਰੀਬ ਅਗਰ ਚਾਹੇ ਤਾਂ ਉਸ ਨੂੰ ਕਰਨਾਟਕਾ ਵਿੱਚ ਵੀ ਉਹੀ ਸਹੂਲਤ ਮਿਲੇਗੀ ਜੋ ਉਸ ਨੂੰ ਆਪਣੇ ਰਾਜ ਵਿੱਚ ਮਿਲਦੀ ਹੈ ਇਸੇ ਤਰ੍ਹਾਂ ਮਹਾਰਾਸ਼ਟਰ ਦਾ ਕੋਈ ਗ਼ਰੀਬ ਚਾਹੇ ਤਾਂ ਉਸ ਨੂੰ ਇਲਾਜ ਦੀ ਇਹੀ ਸਹੂਲਤ ਤਮਿਲਨਾਡੂ ਵਿੱਚ ਮਿਲੇਗੀ ਇਸ ਯੋਜਨਾ ਦੇ ਕਾਰਣ ਕਿਸੇ ਖੇਤਰ ਵਿੱਚ ਜਿੱਥੇ ਸਿਹਤ ਦੀ ਵਿਵਸਥਾ ਕਮਜ਼ੋਰ ਹੈ ਉੱਥੋਂ ਦੇ ਗ਼ਰੀਬ ਨੂੰ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਉੱਤਮ ਇਲਾਜ ਕਰਵਾਉਣ ਦੀ ਸਹੂਲਤ ਹੁੰਦੀ ਹੈ
ਸਾਥੀਓ ਤੁਸੀਂ ਇਹ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਇੱਕ ਕਰੋੜ ਲਾਭਪਾਤਰੀਆਂ ਵਿੱਚੋਂ 80 ਲਾਭਪਾਤਰੀ ਦੇਸ਼ ਦੇ ਗ੍ਰਾਮੀਣ ਇਲਾਕਿਆਂ ਦੇ ਹਨ ਇਨ੍ਹਾਂ ਵਿੱਚੋਂ ਵੀ ਲਗਭਗ 50 ਲਾਭਪਾਤਰੀ ਸਾਡੀਆਂ ਮਾਵਾਂਭੈਣਾਂ ਅਤੇ ਬੇਟੀਆਂ ਹਨ ਇਨ੍ਹਾਂ ਲਾਭਪਾਤਰੀਆਂ ਵਿੱਚੋਂ ਜ਼ਿਆਦਾਤਰ ਲੋਕ ਅਜਿਹੀਆਂ ਬਿਮਾਰੀਆਂ ਨਾਲ ਪੀੜ੍ਹਤ ਸਨ ਜਿਨ੍ਹਾਂ ਦਾ ਇਲਾਜ ਆਮ ਦਵਾਈਆਂ ਨਾਲ ਸੰਭਵ ਨਹੀਂ ਸੀ ਇਨ੍ਹਾਂ ਵਿੱਚੋਂ 70 ਲੋਕਾਂ ਦੀ ਸਰਜਰੀ ਕੀਤੀ ਗਈ ਹੈ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨ੍ਹੀਆਂ ਵੱਡੀਆਂ ਤਕਲੀਫ਼ਾਂ ਤੋਂ ਇਨ੍ਹਾਂ ਲੋਕਾਂ ਨੂੰ ਮੁਕਤੀ ਮਿਲੀ ਹੈ ਮਣੀਪੁਰ ਦੇ ਚੁਰਾਚਾਂਦਪੁਰ ਵਿੱਚ 6 ਸਾਲ ਦੇ ਬੱਚੇ ਕੇਲੇਨਸਾਂਗ ਉਸ ਨੂੰ ਵੀ ਇਸੇ ਤਰ੍ਹਾਂ ਆਯੁਸ਼ਮਾਨ ਯੋਜਨਾ ਨਾਲ ਨਵਾਂ ਜੀਵਨ ਮਿਲਿਆ ਹੈ ਕੇਲੇਨਸਾਂਗ ਨੂੰ ਇੰਨੀ ਛੋਟੀ ਉਮਰ ਵਿੱਚ ਬ੍ਰੇਨ ਦੀ ਗੰਭੀਰ ਬਿਮਾਰੀ ਹੋ ਗਈ ਇਸ ਬੱਚੇ ਦੇ ਪਿਤਾ ਦਿਹਾੜੀ ਮਜ਼ਦੂਰ ਹਨ ਅਤੇ ਮਾਂ ਬੁਣਾਈ ਦਾ ਕੰਮ ਕਰਦੀ ਹੈ ਅਜਿਹੀ ਹਾਲਤ ਵਿੱਚ ਬੱਚੇ ਦਾ ਇਲਾਜ ਕਰਵਾਉਣਾ ਬਹੁਤ ਕਠਿਨ ਹੋ ਰਿਹਾ ਸੀ
ਲੇਕਿਨ ਆਯੁਸ਼ਮਾਨ ਭਾਰਤ ਯੋਜਨਾ ਨਾਲ ਉਨ੍ਹਾਂ ਦੇ ਬੇਟੇ ਦਾ ਮੁਫ਼ਤ ਇਲਾਜ ਹੋ ਗਿਆ ਕੁਝ ਇਸੇ ਤਰ੍ਹਾਂ ਦਾ ਅਨੁਭਵ ਪੁੱਡੂਚੇਰੀ ਦੀ ਅਮੂਰਥਾ ਵੱਲੀ ਜੀ ਦਾ ਵੀ ਹੈ ਉਨ੍ਹਾਂ ਦੇ ਲਈ ਵੀ ਆਯੁਸ਼ਮਾਨ ਭਾਰਤ ਯੋਜਨਾ ਸੰਕਟ ਮੋਚਨ ਬਣ ਕੇ ਆਈ ਹੈ ਅਮੂਰਥਾ ਵੱਲੀ ਜੀ ਦੇ ਪਤੀ ਦੀ ਹਰਟ ਅਟੈਕ ਨਾਲ ਦੁਖਦ ਮੌਤ ਹੋ ਚੁੱਕੀ ਹੈ ਉਨ੍ਹਾਂ ਦੇ 27 ਸਾਲ ਦੇ ਬੇਟੇ ਜੀਵਾ ਨੂੰ ਵੀ ਹਰਟ ਦੀ ਬਿਮਾਰੀ ਸੀ ਡਾਕਟਰਜ਼ ਨੇ ਜੀਵਾ ਦੇ ਲਈ ਸਰਜਰੀ ਦੀ ਸਲਾਹ ਦਿੱਤੀ ਸੀ ਲੇਕਿਨ ਦਿਹਾੜੀ ਮਜ਼ਦੂਰੀ ਕਰਨ ਵਾਲੇ ਜੀਵਾ ਦੇ ਲਈ ਆਪਣੇ ਖਰਚੇ ਨਾਲ ਇੰਨ੍ਹਾ ਵੱਡਾ ਆਪਰੇਸ਼ਨ ਕਰਵਾਉਣਾ ਸੰਭਵ ਹੀ ਨਹੀਂ ਸੀ ਪਰ ਅਮੂਰਥਾ ਵੱਲੀ ਨੇ ਆਪਣੇ ਬੇਟੇ ਦਾ ਆਯੁਸ਼ਮਾਨ ਭਾਰਤ ਯੋਜਨਾ ਵਿੱਚ ਰਜਿਸਟ੍ਰੇਸ਼ਨ ਕਰਵਾਇਆ ਅਤੇ 9 ਦਿਨਾਂ ਬਾਅਦ ਬੇਟੇ ਜੀਵਾ ਦੇ ਹਰਟ ਦੀ ਸਰਜਰੀ ਵੀ ਹੋ ਗਈ
ਸਾਥੀਓ ਮੈਂ ਤੁਹਾਡੇ ਨਾਲ ਸਿਰਫ਼ 34 ਘਟਨਾਵਾਂ ਦਾ ਜ਼ਿਕਰ ਕੀਤਾ ਆਯੁਸ਼ਮਾਨ ਭਾਰਤ ਨਾਲ ਤਾਂ ਅਜਿਹੀਆਂ ਇੱਕ ਕਰੋੜ ਤੋਂ ਜ਼ਿਆਦਾ ਕਹਾਣੀਆਂ ਜੁੜੀਆਂ ਹੋਈਆਂ ਹਨ ਇਹ ਕਹਾਣੀਆਂ ਜਿਊਂਦੇਜਾਗਦੇ ਇਨਸਾਨਾਂ ਦੀਆਂ ਹਨ ਦੁਖਤਕਲੀਫ ਨਾਲ ਮੁਕਤ ਹੋਏ ਸਾਡੇ ਆਪਣੇ ਪਰਿਵਾਰਜਨਾਂ ਦੀਆਂ ਹਨ ਤੁਹਾਨੂੰ ਮੇਰਾ ਅਨੁਰੋਧ ਹੈ ਕਦੀ ਸਮਾਂ ਮਿਲੇ ਤਾਂ ਅਜਿਹੇ ਵਿਅਕਤੀ ਨਾਲ ਜ਼ਰੂਰ ਗੱਲਬਾਤ ਕਰੋ ਜਿਸ ਨੇ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਆਪਣਾ ਇਲਾਜ ਕਰਵਾਇਆ ਹੋਵੇ ਤੁਸੀਂ ਦੇਖੋਗੇ ਕਿ ਜਦੋਂ ਇੱਕ ਗ਼ਰੀਬ ਬਿਮਾਰੀ ਤੋਂ ਮੁਕਤ ਹੁੰਦਾ ਹੈ ਤਾਂ ਉਸ ਵਿੱਚ ਗ਼ਰੀਬੀ ਨਾਲ ਲੜਨ ਦੀ ਵੀ ਤਾਕਤ ਨਜ਼ਰ ਆਉਣ ਲੱਗਦੀ ਹੈ ਅਤੇ ਮੈਂ ਸਾਡੇ ਦੇਸ਼ ਦੇ ਇਮਾਨਦਾਰ ਟੈਕਸ ਪੇਅਰਜ਼ ਨੂੰ ਕਹਿਣਾ ਚਾਹੁੰਦਾ ਹਾਂ ਕਿ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਜਿਨ੍ਹਾਂ ਗ਼ਰੀਬਾਂ ਦਾ ਮੁਫ਼ਤ ਇਲਾਜ ਹੋਇਆ ਹੈ ਉਨ੍ਹਾਂ ਦੇ ਜੀਵਨ ਵਿੱਚ ਜੋ ਸੁਖ ਆਇਆ ਹੈ ਸੰਤੋਸ਼ ਮਿਲਿਆ ਹੈ ਉਸ ਪੁੰਨ ਦੇ ਅਸਲੀ ਹੱਕਦਾਰ ਤੁਸੀਂ ਵੀ ਹੋ ਸਾਡਾ ਇਮਾਨਦਾਰ ਟੈਕਸ ਪੇਅਰਜ਼ ਵੀ ਇਸ ਪੁੰਨ ਦਾ ਹੱਕਦਾਰ ਹੈ
ਮੇਰੇ ਪਿਆਰੇ ਦੇਸ਼ਵਾਸੀਓ ਇੱਕ ਪਾਸੇ ਅਸੀਂ ਇਸ ਮਹਾਂਮਾਰੀ ਨਾਲ ਲੜ ਰਹੇ ਹਾਂ ਤਾਂ ਦੂਸਰੇ ਪਾਸੇ ਸਾਨੂੰ ਹੁਣੇ ਜਿਹੇ ਪੂਰਬੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਕੁਦਰਤੀ ਆਫਤਾਂ ਦਾ ਵੀ ਸਾਹਮਣਾ ਕਰਨਾ ਪਿਆ ਹੈ ਪਿਛਲੇ ਕੁਝ ਹਫ਼ਤਿਆਂ ਦੇ ਦੌਰਾਨ ਅਸੀਂ ਪੱਛਮੀ ਬੰਗਾਲ ਅਤੇ ਓਡੀਸ਼ਾ ਵਿੱਚ ਸੁਪਰ ਸਾਈਕਲੋਨ ਅਮਫਾਨ ਦਾ ਕਹਿਰ ਦੇਖਿਆ ਤੂਫ਼ਾਨ ਨਾਲ ਅਨੇਕਾਂ ਘਰ ਤਬਾਹ ਹੋ ਗਏ ਕਿਸਾਨਾਂ ਨੂੰ ਵੀ ਭਾਰੀ ਨੁਕਸਾਨ ਹੋਇਆ ਹਾਲਾਤ ਦਾ ਜਾਇਜ਼ਾ ਲੈਣ ਦੇ ਲਈ ਮੈਂ ਪਿਛਲੇ ਹਫ਼ਤੇ ਓਡੀਸ਼ਾ ਅਤੇ ਪੱਛਮੀ ਬੰਗਾਲ ਗਿਆ ਸਾਂ ਪੱਛਮੀ ਬੰਗਾਲ ਅਤੇ ਓਡੀਸ਼ਾ ਦੇ ਲੋਕਾਂ ਨੇ ਜਿਸ ਹਿੰਮਤ ਅਤੇ ਬਹਾਦਰੀ ਦੇ ਨਾਲ ਹਾਲਾਤ ਦਾ ਸਾਹਮਣਾ ਕੀਤਾ ਹੈ ਸ਼ਲਾਘਾਯੋਗ ਹੈ ਸੰਕਟ ਦੀ ਇਸ ਘੜੀ ਵਿੱਚ ਦੇਸ਼ ਵੀ ਹਰ ਤਰ੍ਹਾਂ ਨਾਲ ਉੱਥੋਂ ਦੇ ਲੋਕਾਂ ਨਾਲ ਖੜ੍ਹਾ ਹੈ
ਸਾਥੀਓ ਇੱਕ ਪਾਸੇ ਜਿੱਥੇ ਪੂਰਬੀ ਭਾਰਤ ਤੂਫ਼ਾਨ ਨਾਲ ਆਈ ਆਫ਼ਤ ਦਾ ਸਾਹਮਣਾ ਕਰ ਰਿਹਾ ਹੈ ਉੱਥੇ ਹੀ ਦੂਸਰੇ ਪਾਸੇ ਦੇਸ਼ ਦੇ ਕਈ ਹਿੱਸੇ ਟਿੱਡੀਆਂ ਜਾਂ ਲੋਕਸਟ ਦੇ ਹਮਲੇ ਨਾਲ ਪ੍ਰਭਾਵਿਤ ਹੋਏ ਹਨ ਇਨ੍ਹਾਂ ਹਮਲਿਆਂ ਨੇ ਫਿਰ ਸਾਨੂੰ ਯਾਦ ਕਰਵਾਇਆ ਹੈ ਕਿ ਇਹ ਛੋਟਾ ਜਿਹਾ ਜੀਵ ਕਿੰਨਾ ਨੁਕਸਾਨ ਕਰਦਾ ਹੈ ਟਿੱਡੀ ਦਲ ਦਾ ਹਮਲਾ ਕਈ ਦਿਨਾਂ ਤੱਕ ਚਲਦਾ ਹੈ ਬਹੁਤ ਵੱਡੇ ਖੇਤਰ ਤੇ ਇਸ ਦਾ ਪ੍ਰਭਾਵ ਪੈਂਦਾ ਹੈ ਭਾਰਤ ਸਰਕਾਰ ਹੋਵੇ ਰਾਜ ਸਰਕਾਰ ਹੋਵੇ ਖੇਤੀ ਵਿਭਾਗ ਹੋਵੇ ਪ੍ਰਸ਼ਾਸਨ ਵੀ ਇਸ ਸੰਕਟ ਦੇ ਨੁਕਸਾਨ ਤੋਂ ਬਚਣ ਦੇ ਲਈ ਕਿਸਾਨਾਂ ਦੀ ਮਦਦ ਕਰਨ ਦੇ ਲਈ ਆਧੁਨਿਕ ਸਾਧਨਾਂ ਦੀ ਵੀ ਵਰਤੋਂ ਕਰ ਰਿਹਾ ਹੈ ਨਵੀਆਂਨਵੀਆਂ ਖੋਜਾਂ ਵੱਲ ਵੀ ਧਿਆਨ ਦੇ ਰਿਹਾ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਸਾਰੇ ਮਿਲ ਕੇ ਸਾਡੇ ਖੇਤੀ ਖੇਤਰ ਤੇ ਜੋ ਸੰਕਟ ਆਇਆ ਹੈ ਉਸ ਨਾਲ ਵੀ ਮੁਕਾਬਲਾ ਕਰਾਂਗੇ ਬਹੁਤ ਕੁਝ ਬਚਾਅ ਲਵਾਂਗੇ
ਮੇਰੇ ਪਿਆਰੇ ਦੇਸ਼ਵਾਸੀਓ ਕੁਝ ਦਿਨਾਂ ਬਾਅਦ ਹੀ 5 ਜੂਨ ਨੂੰ ਪੂਰੀ ਦੁਨੀਆ ਵਿਸ਼ਵ ਵਾਤਾਵਰਣ ਦਿਵਸ ਮਨਾਏਗੀ ਵਿਸ਼ਵ ਵਾਤਾਵਰਣ ਦਿਵਸ ਤੇ ਇਸ ਸਾਲ ਦੀ ਥੀਮ ਹੈ ਬੀਆਈਓ ਡਾਇਵਰਸਿਟੀ ਯਾਨੀ ਜੈਵਵਿਭਿੰਨਤਾ ਵਰਤਮਾਨ ਪਰਿਥਿਤੀਆਂ ਵਿੱਚ ਇਹ ਥੀਮ ਵਿਸ਼ੇਸ਼ ਰੂਪ ਵਿੱਚ ਮਹੱਤਵਪੂਰਨ ਹੈ ਲਾਕਡਾਊਨ ਦੇ ਦੌਰਾਨ ਪਿਛਲੇ ਕੁਝ ਹਫ਼ਤਿਆਂ ਵਿੱਚ ਜੀਵਨ ਦੀ ਰਫ਼ਤਾਰ ਥੋੜ੍ਹੀ ਧੀਮੀ ਜ਼ਰੂਰ ਹੋਈ ਹੈ ਪਰ ਇਸ ਨਾਲ ਸਾਨੂੰ ਆਪਣੇ ਆਲੇਦੁਆਲੇ ਕੁਦਰਤ ਦੀ ਸਮ੍ਰਿੱਧ ਵਿਭਿੰਨਤਾ ਨੂੰ ਜੈਵਵਿਭਿੰਨਤਾ ਨੂੰ ਨੇੜੇ ਤੋਂ ਦੇਖਣ ਦਾ ਮੌਕਾ ਵੀ ਮਿਲਿਆ ਹੈ ਅੱਜ ਕਿੰਨੇ ਹੀ ਅਜਿਹੇ ਪੰਛੀ ਜੋ ਪ੍ਰਦੂਸ਼ਣ ਅਤੇ ਸ਼ੋਰਸ਼ਰਾਬੇ ਵਿੱਚ ਗਾਇਬ ਹੋ ਗਏ ਸਨ ਸਾਲਾਂ ਬਾਅਦ ਉਨ੍ਹਾਂ ਦੀ ਆਵਾਜ਼ ਨੂੰ ਲੋਕ ਆਪਣੇ ਘਰਾਂ ਵਿੱਚ ਸੁਣ ਰਹੇ ਹਨ
ਅਨੇਕਾਂ ਸਥਾਨਾਂ ਤੋਂ ਜਾਨਵਰਾਂ ਦੇ ਖੁੱਲ੍ਹੇ ਵਿਚਰਣ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ ਮੇਰੀ ਤਰ੍ਹਾਂ ਤੁਸੀਂ ਵੀ ਸੋਸ਼ੀਅਲ ਮੀਡੀਆ ਵਿੱਚ ਜ਼ਰੂਰ ਇਨ੍ਹਾਂ ਗੱਲਾਂ ਨੂੰ ਦੇਖਿਆ ਹੋਵੇਗਾ ਪੜ੍ਹਿਆ ਹੋਵੇਗਾ ਬਹੁਤ ਲੋਕ ਕਹਿ ਰਹੇ ਹਨ ਲਿਖ ਰਹੇ ਹਨ ਤਸਵੀਰਾਂ ਸਾਂਝੀਆਂ ਕਰ ਰਹੇ ਹਨ ਕਿ ਉਹ ਆਪਣੇ ਘਰ ਤੋਂ ਦੂਰਦੂਰ ਪਹਾੜੀਆਂ ਦੇਖ ਸਕਦੇ ਹਨ ਦੂਰਦੂਰ ਜਗਦੀ ਹੋਈ ਰੋਸ਼ਨੀ ਦੇਖ ਰਹੇ ਹਨ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਕਈ ਲੋਕਾਂ ਦੇ ਮਨ ਵਿੱਚ ਵੀ ਇਹ ਸੰਕਲਪ ਉੱਠਿਆ ਹੋਵੇਗਾ ਕਿ ਅਸੀਂ ਉਨ੍ਹਾਂ ਦ੍ਰਿਸ਼ਾਂ ਨੂੰ ਇੰਝ ਹੀ ਬਣਾਈ ਰੱਖ ਸਕਦੇ ਹਾਂ ਇਨ੍ਹਾਂ ਤਸਵੀਰਾਂ ਨੇ ਲੋਕਾਂ ਨੂੰ ਕੁਦਰਤ ਦੇ ਲਈ ਕੁਝ ਕਰਨ ਦੀ ਪ੍ਰੇਰਣਾ ਵੀ ਦਿੱਤੀ ਹੈ ਨਦੀਆਂ ਸਦਾ ਸਵੱਛ ਰਹਿਣ ਪਸ਼ੂਪੰਛੀਆਂ ਨੂੰ ਵੀ ਖੁੱਲ੍ਹ ਕੇ ਜੀਣ ਦਾ ਹੱਕ ਮਿਲੇ ਅਸਮਾਨ ਵੀ ਸਾਫ਼ਸੁਥਰਾ ਹੋਵੇ ਇਸ ਦੇ ਲਈ ਅਸੀਂ ਕੁਦਰਤ ਦੇ ਨਾਲ ਤਾਲਮੇਲ ਬਿਠਾ ਕੇ ਜੀਵਨ ਜੀਣ ਦੀ ਪ੍ਰੇਰਣਾ ਲੈ ਸਕਦੇ ਹਾਂ
ਮੇਰੇ ਪਿਆਰੇ ਦੇਸ਼ਵਾਸੀਓ ਅਸੀਂ ਵਾਰਵਾਰ ਸੁਣਦੇ ਹਾਂ ਜਲ ਹੈ ਤਾਂ ਜੀਵਨ ਹੈ ਜਲ ਹੈ ਤਾਂ ਕੱਲ੍ਹ ਹੈ ਲੇਕਿਨ ਜਲ ਦੇ ਨਾਲ ਸਾਡੀ ਜ਼ਿੰਮੇਵਾਰੀ ਵੀ ਹੈ ਵਰਖਾ ਦਾ ਪਾਣੀ ਹੈ ਬਾਰਿਸ਼ ਦਾ ਪਾਣੀ ਹੈ ਇਹ ਸਾਨੂੰ ਬਚਾਉਣਾ ਹੈ ਇੱਕਇੱਕ ਬੂੰਦ ਨੂੰ ਬਚਾਉਣਾ ਹੈ ਪਿੰਡਪਿੰਡ ਬਰਸਾਤ ਦੇ ਪਾਣੀ ਨੂੰ ਅਸੀਂ ਕਿਵੇਂ ਬਚਾਈਏ ਬਹੁਤ ਸੌਖਾ ਰਵਾਇਤੀ ਢੰਗ ਹੈ ਉਨ੍ਹਾਂ ਸਾਰੇ ਢੰਗਾਂ ਨਾਲ ਅਸੀਂ ਪਾਣੀ ਨੂੰ ਰੋਕ ਸਕਦੇ ਹਾਂ 5 ਦਿਨ 7 ਦਿਨ ਵੀ ਅਗਰ ਪਾਣੀ ਰੁਕਿਆ ਰਹੇਗਾ ਤਾਂ ਧਰਤੀ ਮਾਂ ਦੀ ਪਿਆਸ ਬੁਝਾਏਗਾ ਪਾਣੀ ਫਿਰ ਜ਼ਮੀਨ ਵਿੱਚ ਜਾਏਗਾ ਉਹੀ ਜਲ ਜੀਵਨ ਦੀ ਸ਼ਕਤੀ ਬਣ ਜਾਏਗਾ ਅਤੇ ਇਸ ਲਈ ਇਸ ਵਰਖਾ ਰੁੱਤ ਵਿੱਚ ਸਾਡੇ ਸਾਰਿਆਂ ਦਾ ਪ੍ਰਯਤਨ ਰਹਿਣਾ ਚਾਹੀਦਾ ਹੈ ਕਿ ਅਸੀਂ ਪਾਣੀ ਨੂੰ ਬਚਾਈਏ ਪਾਣੀ ਦੀ ਸੰਭਾਲ ਕਰੀਏ
ਮੇਰੇ ਪਿਆਰੇ ਦੇਸ਼ਵਾਸੀਓ ਸਵੱਛ ਵਾਤਾਵਰਣ ਸਿੱਧੇ ਸਾਡੇ ਜੀਵਨ ਸਾਡੇ ਬੱਚਿਆਂ ਦੇ ਭਵਿੱਖ ਦਾ ਵਿਸ਼ਾ ਹੈ ਇਸ ਲਈ ਸਾਨੂੰ ਵਿਅਕਤੀਗਤ ਪੱਧਰ ਤੇ ਵੀ ਇਸ ਦੀ ਚਿੰਤਾ ਕਰਨੀ ਹੋਵੇਗੀ ਮੇਰਾ ਤੁਹਾਨੂੰ ਅਨੁਰੋਧ ਹੈ ਕਿ ਇਸ ਵਾਤਾਵਰਣ ਦਿਵਸ ਤੇ ਕੁਝ ਰੁੱਖ ਜ਼ਰੂਰ ਲਗਾਓ ਅਤੇ ਕੁਦਰਤ ਦੀ ਸੇਵਾ ਦੇ ਲਈ ਕੁਝ ਅਜਿਹਾ ਸੰਕਲਪ ਜ਼ਰੂਰ ਲਓ ਜਿਸ ਨਾਲ ਕੁਦਰਤ ਦੇ ਨਾਲ ਤੁਹਾਡਾ ਹਰ ਦਿਨ ਦਾ ਰਿਸ਼ਤਾ ਬਣਿਆ ਰਹੇ ਹਾਂ ਗਰਮੀ ਵਧ ਰਹੀ ਹੈ ਇਸ ਲਈ ਪੰਛੀਆਂ ਦੇ ਲਈ ਪਾਣੀ ਦਾ ਇੰਤਜ਼ਾਮ ਕਰਨਾ ਨਾ ਭੁੱਲਣਾ

ਧੰਨਵਾਦ